ਤਿਣਕੇ ਦਾ ਸਹਾਰਾ ਦੇ ਕੇ ਪਾਰ ਲੰਘਾ ਦਿੰਦੇ ਹਨ ਆਸ ਨਾਲ ਹੀ ਹਿੰਮਤ ਬੱਝਦੀ ਹੈ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਹਿੰਮਤੀ ਮਨੁੱਖ ਦੀ ਮਦਦ ਕਰਦੀਆਂ ਹਨ। ਇਸੇ ਲਈ ਕਿਹਾ ਗਿਆ ਹੈ ਹਿੰਮਤੇ ਮਰਦਾ ਮਦਦ ਏ ਖੁਦਾ ਅਰਥਾਤ ਹਿੰਮਤੀ ਮਨੁੱਖ ਦੀ ਮਦਦ ਖੁਦਾ ਵੀ ਕਰਦਾ ਹੈ ਇਸ ਲਈ ਮਨੁੱਖ ਨੂੰ ਜੀਵਨ ਵਿੱਚ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 ਉਹਨਾਂ ਦੀ ਇਸ ਮਿਹਨਤ ਨੂੰ ਚੰਗੇ ਫਲ ਵੀ ਲੱਗਦੇ ਹਨ ਜੇ ਆਸ ਨਾ ਹੋਵੇ ਤਾਂ ਮਨੁੱਖੀ ਜੀਵਨ ਦੀ ਕਿਰਿਆਸ਼ੀਲਤਾ ਖ਼ਤਮ ਹੀ ਹੋ ਜਾਵੇ।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

ਤਿਣਕੇ ਦਾ ਸਹਾਰਾ ਦੇ ਕੇ ਪਾਰ ਲੰਘਾ ਦਿੰਦੇ ਹਨ ਆਸ ਨਾਲ ਹੀ ਹਿੰਮਤ ਬੱਝਦੀ ਹੈ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਹਿੰਮਤੀ ਮਨੁੱਖ ਦੀ ਮਦਦ ਕਰਦੀਆਂ ਹਨ। ਇਸੇ ਲਈ ਕਿਹਾ ਗਿਆ ਹੈ ਹਿੰਮਤੇ ਮਰਦਾ ਮਦਦ ਏ ਖੁਦਾ ਅਰਥਾਤ ਹਿੰਮਤੀ ਮਨੁੱਖ ਦੀ ਮਦਦ ਖੁਦਾ ਵੀ ਕਰਦਾ ਹੈ ਇਸ ਲਈ ਮਨੁੱਖ ਨੂੰ ਜੀਵਨ ਵਿੱਚ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਜੀਵਨ ਵਿੱਚ ਆਸ ਦਾ ਬੜਾ ਮਹੱਤਵ ਹੈ ਆਸ ਦਾ ਅਰਥ ਹੈ,

ਉਹਨਾਂ ਦੀ ਇਸ ਮਿਹਨਤ ਨੂੰ ਚੰਗੇ ਫਲ ਵੀ ਲੱਗਦੇ ਹਨ ਜੇ ਆਸ ਨਾ ਹੋਵੇ ਤਾਂ ਮਨੁੱਖੀ ਜੀਵਨ ਦੀ ਕਿਰਿਆਸ਼ੀਲਤਾ ਖ਼ਤਮ ਹੀ ਹੋ ਜਾਵੇ।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

ਤਿਣਕੇ ਦਾ ਸਹਾਰਾ ਦੇ ਕੇ ਪਾਰ ਲੰਘਾ ਦਿੰਦੇ ਹਨ ਆਸ ਨਾਲ ਹੀ ਹਿੰਮਤ ਬੱਝਦੀ ਹੈ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਹਿੰਮਤੀ ਮਨੁੱਖ ਦੀ ਮਦਦ ਕਰਦੀਆਂ ਹਨ। ਇਸੇ ਲਈ ਕਿਹਾ ਗਿਆ ਹੈ ਹਿੰਮਤੇ ਮਰਦਾ ਮਦਦ ਏ ਖੁਦਾ ਅਰਥਾਤ ਹਿੰਮ ਮੇਰੀ life ਸ਼ੁਰੂ ਹੋਈ, ਮੇਰੀ ਮਾਂ ਦੇ ਸੁਪਨੇ ਤੋਂ ਜਦੋਂ ਛੋਟਾ ਸੀ, ਤੇ ਉਦੋਂ ਤੋਂ ਹੀ middle class family ਜਨਮ ਲਿਆ, ਤੇ ਉਦਾ ਹੀ life ਚੱਲਦੀ ਰਹੀ normal ਫਿਰ ਥੋੜਾ ਜੇਹਾ ਬੱਡਾ ਹੋਇਆ ਅਠਾਰਾਂ ਵੀਹ ਸਾਲ ਦਾ ਹੋਇਆ ਤੇ ਮਾਤਾ ਦਾ ਸੁਪਨਾ ਸੀ, ਕਿ ਮੇਰਾ ਪੁੱਤ ਪੜ ਲਿਖ ਕੇ police ਨੋਕਰੀ ਕਰੇ ਮਤਲਬ police ਦੀ job ਕਰੇ ਤੇ ਚਲੋ ਮਾਤਾ ਦਾ ਸੁਪਨਾ ਸੀ ਮੇਰੇ ਲਈ ਮੇਰੇ ਮਾਤਾ ਤੋਂ ਉੱਤੇ ਕੁਝ ਨਹੀਂ ਹੈਗਾ, ਤੇ ਮਾਤਾ ਦੇ ਸੁਪਨੇ ਲਈ ਮੈ start ਕੀਤਾ ਆਪਣਾ physical ਕੀਤਾ running ਤੇ ਆਖੀਰਕਾਰ ਓਹ ਦਿਨ ਆ ਗਿਆ, ਜੇੜੇ ਦਿਨ ਕਰਕੇ ਮੇਰੀ ਮਾਂ ਨੇ ਆ ਕਿਹ ਸਕਦੇ ਮੈਂਨੂੰ ਜਮੀਆ ਸੀ, ਜਾ ਉਨਾਂ ਨੇ ਸੁਪਨਾ ਸਜਾਇਆ ਸੀ। ਕਰਣ ਕੂਰ ਦੀ ਭਰਤੀ clear ਕਰਤੀ ਜਿਵੇਂ ਮਿਹਨਤ ਕਰਦੇ ਸੀ ਸੁਰੂ ਤੋਂ ਭਰਤੀ clear ਕਰਦੀ ਉਸ ਤੋਂ ਬਾਦ ਜਿਵੇਂ ਹੁੰਦਾ ਆ ਸਿਫ਼ਾਰਿਸ਼ ਕਹਿੰਦੇ ਨੇ ਨਾਂ ਕੀ police ਦੀ ਭਰਤੀ ਦੀ ਸਿਫ਼ਾਰਿਸ਼ ਲਈ MLA ਦੀ ਸਿਫ਼ਾਰਿਸ਼ ਚਾਹੀਦੀ ਹੁੰਦੀ ਹੈ। ਤੇ MLA ਤਾਂ ਬਹੁਤ ਦੂਰ ਦੀ ਗੱਲ ਏ ਬਾਈ ਜਿਨੇ ਕ middle class family ਚੋਂ ਆਕੇ ਸਾਨੂੰ ਕੋਈ ਚਪੜਾਸੀ ਤੱਕ ਨਹੀਂ ਜਾਣਦਾ ਸੀ। ਬੱਸ ਫਿਰ ਓਥੋਂ ਆਪਣਾ ਮੂੰਹ ਜਿਆ ਸੁੱਟ ਕੇ ਲਾਲੋ ਜਾ mood ਖਰਾਬ ਲਾਲੋ ਮੈ ਘਰੇ ਆਇਆ ਤੇ ਘਰੇ ਆਕੇ ਦਸਿਆ ਕੀ ਨਹੀਂ ਮੈਥੋਂ physical clear ਨੀ ਹੋਇਆ ਤੇ ਓਨਾ ਨੇ ਮੈਂਨੂੰ ਹੋਨਸਲਾ ਦਿੱਤਾ ਕਦੇ ਹਾਰਨ ਨੀ ਦਿੱਤਾ। ਤੇ ਉਨਾਂ ਨੇ ਕਿਹਾ ਚਲੋ ਕੋਈ ਨੀ ਪੁੱਤ ਕੋਈ ਦਿੱਕਤ ਨਹੀਂ ਹੈਗੀ life ਬਹੁਤ ਪਈਆ ਤੇ ਹੋਰ try ਕਰਾਂਗੇ ਆਪਾਂ ਹਿੱਮਤ ਨੀ ਹਾਰਨੀ ਮੁਸ਼ਕਿਲ ਕਿਵੇ ਹੁੰਦਾ ਆ family ਆਪਣਾ ਕੰਮ ਕਾਰਾਂ ਚ ਲਾਗ ਗਏ ਸਵੇਰੇ ਉੱਠਣਾ ਕੱਖ ਲੇਕੇ ਆਉਣੇ ਮੱਝਾਂ ਨੂੰ ਪਾਉਣੇ ਤੇ ਦੁਪਹਿਰਾ ਨੂੰ ਤਾਸ਼ ਕੁੱਟ ਲੈਣੀ ਤੇ ਫਿਰ ਰਾਤ ਨੂੰ ਘਰੇ ਆਕੇ ਸੋ ਜਾਣਾ ਏਦਾਂ ਹੀ ਚੱਲ ਰਿਹਾ ਸੀ, ਸੱਭ ਕੁਝ ਵਧੀਆ ਸੀ, ਪਰ ਓਹ ਕਹਿੰਦੇ ਆ ਨਾਂ ਕੀ ਸੱਭ ਕੁਝ ਵਧੀਆ ਹੋਣ ਨਾਲ ਕੁਝ ਵਧੀਆ ਨਹੀਂ ਹੁੰਦਾ ਪੈਸਾ ਹੋਣ ਨਾਲ ਸੱਭ ਵਧੀਆ ਹੁੰਦਾ ਆ but ਪੈਸਾ ਕੀਥੇ ਪੈਸਾ ਕਮਾਣਾ ਕਹਿੰਦੇ ਨੇ ਨਾਂ ਪੈਸਾ ਹੱਥਾਂ ਦੀ ਮੈਲ ਏ, ਪਰ ਪਤਾ ਨੀ ਕੀ ਚੱਕਰ ਸੀ ਅੱਜ ਤੱਕ ਓਹ ਮੈਲ ਸਾਡੇ ਹੱਥਾਂ ਤੇ ਆਈ ਨਹੀਂ ਕਿਸਮਤ ਕਿਹ ਲੋ, ਹਾਂ ਮਾੜਾ ਟੈਮ ਕਿਹ ਲੋ, ਜਾ ਰੱਬ ਦੀ ਦੇਣ ਕਿਹ ਲੋ, ਪਰ ਚੱਲੋ ਆਪਾਂ ਹੱਟੇ ਨੀ ਤੇ ਨਾਂ ਜਿਵੇਂ ਹੁੰਦਾ ਆ ਮੈਂਨੂੰ ਨਾਂ ਬਹੁਤ ਸੀ acting ਦਾ ਤੇ acting ਦਾ ਹਰੇਕ ਬੰਦੇ ਚ ਇੱਕ ਨਾਂ ਇੱਕ ਗੁਣ ਹੁੰਦਾ ਆ ਤੇ ਮੈਂਨੂੰ ਲੱਗਦਾ ਕਿ ਮੇਰੇ ਚ acting ਦਾ ਗੁਣ ਸੀ ਕਿ ਮੈ acting ਕਰ ਸਕਦਾ ਆ

ਇਸ video ਨੂੰ ਹੋਰ ਵਧੀਆ ਤਰੀਕੇ ਨਾਲ ਬਣਾ ਸਕਦੇ ਆ ਮੈ ਉਨਾਂ ਨੂੰ ਕਿਹਾ ਕਿ ਏਦਾਂ ਨਹੀਂ ਏਦਾਂ ਕਰੋ ਤੇ ਓਹਨਾਂ ਨੇ ਕਿਹਾ ਕੀ ਆ ਗੱਲਾਂ ਕਰਨੀਆ ਸੋਖੀਆ ਨੇ ਕੰਮ ਕਰਨਾ ਨੀ, ਮੈ ਕਿਹਾ ਏਚ ਕੇੜੀ ਗੱਲ ਏ ਮੈ ਕਰਕੇ ਦਿਖਾਉਨਾਂ ਆ, ਕਹਿੰਦੇ ਆਜਾ ਬਾਈ ਫਿਰ ਕਰਲੇ ਆਪਣਾ ਓਹਨਾਂ ਨੇ ਮੇਰਾ phone ਲਿਆ ਓਨਾ ਨੇ ਦੋ ਮਿੰਟ ਚ ਮੇਰਾ ਟੀਕਟੋਕ account ਬਣਾਤਾ ਤੇ ਆਪਾ ਟੀਕਟੋਕ start ਕਰਤੀ ਅਸੀਂ funny video ਬਣਾਈ ਮੈ ਜਿਵੇਂ ਉਨਾਂ ਨੂੰ ਦਸਿਆ ਸੀ content ਕੀ ਆਪਾਂ ਏਦਾਂ ਕਰ ਸਕਦਿਆ ਤੇ ਬਾਬੇ ਦੀ ਮਹਿਰ ਲਾਲੋ ਨੀਤਾਂ ਨੂੰ ਮੁਰਾਦਾਂ ਲਾਲੋ ਕੁਝ ਵੀ ਲਾਲੋ ਬਹੁਤ ਵੱਧੀਆ response ਹੋਇਆ ਆਪਣੀ ਪਹਿਲੀ video ਨੂੰ ਸੋ k view ਤੇ ਪਚੀ k plus live ਚੱਲਗੇ ਇਹ ਕੰਮ ਤੁਰ ਪਿਆ ਮੁੰਡੇ ਮੈਂਨੂੰ ਕਹਿੰਦੇ ਸੀਗੇ ਬਾਈ ਤੁਸੀਂ ਕਰਕੇ ਦਿਖਾਓ ਤੇ ਅੱਜ ਓਹ ਮੁੰਡੇ ਮੇਰੇ ਨਾਲ ਮੇਰੀ as a team ਕੰਮ ਕਰਦੇ ਨੇ ਤੇ ਸਾਡੀ ਪੂਰੀ team ਏ ਤੇ ਅਸੀਂ ਟੀਕਟੋਕ ਤੇ video ਆਲਾ ਕੰਮ ਵਧੀਆ ਚੱਲ ਪਿਆ। ਤੇ ਓਹੋ ਤੇ ਕਹਿੰਦੇ ਨੀਂ, ਕਹਿੰਦੇ ਸ਼ੇਰਾਂ ਨੂੰ ਆਉਂਦਾ ਦੇਖ ਕੇ ਗਿੱਦੜ ਭੱਜਦਾ ਈ ਆ, ਸ਼ੇਰਾਂ ਨੂੰ ਆਉਂਦਾ ਦੇਖ ਕੇ ਗਿੱਦੜ ਭੱਜਦਾ ਈ ਆ ਜੇ ਕੋਈ ਤੁਹਾਡੀ ਪਿੱਠ ਪਿੱਛੇ ਬੁਰਾਈ ਕਰੇ ਤਾਂ ਬੁਰਾ ਨਾਂ ਮਨਿਆ ਕਰੋ ਕਿਓਕੀ ਚੱੜਦਾ ਸੂਰਜ ਅੱਖਾਂ ਚ ਬਜਦਾ ਈ ਆ, ਤਰੱਕੀ ਹੋਣ ਲੱਗ ਗੀ। ਕੰਮ ਵਧੀਆ ਚੱਲ ਪਿਆ ਲੋਕੀਂ ਘਰੇ ਆਉਂਦੇ ਫੋਟੋਆ ਕਰਾਉਂਦੇ ਅਸੀਂ ਜਿੱਥੇ ਜਾਈਏ ਸਾਨੂ ਸੱਭ ਬਹੁਤ ਪਿਆਰ ਸੀ। ਤੇ ਤੁਹਾਨੂੰ ਪਤਾ ਈ ਆ ਕੋਣ ਚਾਉਂਦਾ ਹੋਜੇ ਪੁੱਤ ਮਸ਼ਹੂਰ ਕਿਸੇ ਦਾ ਨਾਂ ਮਾਪਿਆ ਦੇ ਹੱਥ ਚਮਕਾਉਣੇ ਪੈਂਦੇ ਨੇ, ਤੇ ਫਿਰ ਤਾਨੇ ਮੀਣੇ ਆਨ ਲੱਗ ਗਏ ਘਰੇ, ਕਿ ਤੁਹਾਡਾ ਮੁੰਡਾ ਆ ਕਰਦਾ ਤੁਹਾਡਾ ਮੁੰਡਾ video ਬਣਾਉਂਦਾ ਆ, ਆ ਕੀ ਸੋਦਾ ਆ ਕੋਈ ਸਾਨੂੰ ਆਰਕੇਸਟਰਾ ਆਲੇ ਕਹੇ, ਕੋਈ ਸਾਨੂੰ ਨੱਚਾਰ ਕਹੇ ਤੇ ਬਾਈ ਗੱਲ ਬਹੁਤ ਦਿੱਲ ਨੂੰ ਲੱਗਦੀ ਸੀ। ਤੇ ਰਹੀ ਗੱਲ ਆਓਰਕੇਸਟਰਾਂ ਆਲੀ, ਮੈ ਤੁਹਾਨੂੰ ਦੱਸਦਾ ਆ ਕੀ ਅਸੀਂ ਸੱਭ ਤੋਂ ਵੱਧ video funny ਬਣਾਉਂਦੇ ਆ, ਤੇ ਕਦੇ ਕਦੇ ਅਸੀਂ funny video ਬਣਾਉਂਦੇ ਬਣਾਉਂਦੇ ਬਾਈ lady ਸੂਟ ਪਾ ਲੈਂਦੇ ਸੀ। ਮੱਤਲਬ ਜਿਵੇਂ ਗਰਮੀ ਦਾ ਟਾਈਮ ਏ ਦੁਪਹਿਰੇ ਜੇ ਕੋਈ ਨਾਂ ਹੋਣਾ ਅਸੀਂ ਮਾਤਾ ਦਾ ਜਾ ਭੈਣ ਦਾ ਸੂਟ ਲਿਆ ਤੇ ਖੇਤ ਚ ਗਏ ਓਥੇ funny video ਬਣਾਈ ਤੇ ਬਣਾ ਕੇ ਆ ਗਏ ਤੇ ਬਹੁਤ ਵਧੀਆ response ਆਉਂਦਾ ਸੀ। ਸਿੰਗਰਾਂ ਦੇ ਸਾਨੂੰ message ਆਉਂਦੇ ਕੀ ਸਾਡੇ ਕਿ sound ਤੇ video ਬਣਾਓ ਅਸੀਂ ਤੁਹਾਨੂੰ pay ਕਰਾਂਗੇ। ਕਿਉਕਿ ਓਹ ਸਾਨੂੰ ਪਤਾ ਸੀ, ਕਿ ਸਾਡਾ ਕੰਮ ਵਧੀਆ ਚੱਲ ਰੀਆ ਸੀ, ਅਸੀਂ video ਬਣਾਉਂਦੇ ਸੀ, ਇੱਕ ਦਿਨ ਅਸੀਂ ਤੀਨ ਮੇਰੇ team member ਦੋ ਤੇ ਮੈ ਅਸੀਂ ਤੀਨ ਜੇਣੇ ਚੱਲ ਗਏ ਕੁਰਤਾ ਪਜਾਮਾਂ ਸਿਮੋਣ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਕੀ ਸੱਥ ਚ ਬਾਬੇ ਬੈਠੇ ਹੁੰਦੇ ਨੇ, ਟਿੱਚਰਾਂ ਤਾਨੇ ਮੀਣੇ ਸੱਭ ਨੂੰ ਬਜਦੇ ਨੇ, ਤੇ ਤੇ ਕਹਿੰਦਾ ਹਾਂ ਬਈ ਕਿੱਦਰ ਮੂੰਹ ਚੱਕਿਆ, ਮੈ ਕਿਹਾ ਜੀ ਕੁਰਤਾ ਪਜਾਮਾਂ ਸਿਮੋਣ ਚਲੇ ਆਂ ਤੇ ਓਨੇ ਬੰਦੇ ਨੇ ਟੋਂਟ ਜੀ ਮਾਰੀ ਕਹਿੰਦਾ ਕੁਰਤਾ ਪਜਾਮਾਂ ਛੱਡੋ ਸਲਵਾਰ ਸਵਾ ਲੋ, ਬਾਈ ਉਸ ਦਿਨ ਕਸਮ ਨਾਲ ਕਹਿੰਦਾ ਬਹੁਤ ਦਿਲ ਦੁਖੀਆ ਪਰ ਕਦੇ ਆਪ ਹਿਮੰਤ ਨੀ ਹਾਰੀ ਹਿਮੰਤ ਨੀ ਹਾਰੀ ਕੁਝ ਵੀ ਲਾਲੋ, ਓਹ ਗੱਲ ਮੇਰੇ ਦਿੱਲ ਨੂੰ ਬਹੁਤ ਲੱਗੀ ਕੀ ਯਾਰ ਆ ਸਾਨੂੰ ਕਿੰਨਾ ਨੀਚਾ ਸਮਝਦੇ ਨੇ ਮਤਲਬ ਆਪਾਂ ਕਈ ਬੰਦੇ ਜੇੜੇ ਇਸ ਲੈਣ ਚ ਹੈਗੇ ਨੇ, ਓਹ ਓਨੁ acting ਕਹਿੰਦੇ ਨੇ ਕੀ ਬੰਦੇ ਚ acting skills ਏ acting ਵਧੀਆ ਕਰਦੇ ਨੇ but ਪਿੰਡਾਂ ਵਾਲਿਆ ਨੂੰ ਓਹੀ ਲੱਗਦਾ ਸੀ ਕੀ ਨੱਚਾਰ ਨੇ ਓਰਕੇਸਟਰਾਂ ਨੇ ਤੇ ਓਨਾ ਨੇ ਮੈਂਨੂੰ ਏਡੀ ਵੱਡੀ ਗੱਲ ਕਹਿ ਤੀ ਕੀ ਤੁਸੀਂ ਕੁਰਤੇ ਪਜਾਮੇ ਸਵਾ ਲੋ ਤੁਸੀਂ ਉਦਾ ਵੀ ਓਹੀ ਪਾਣੇ ਹੁੰਦੇ ਨੇ ਜਾ ਜਨਾਨੀਆ ਦੇ ਚੱਕੀ ਫਿਰਦੇ ਓ, ਆ ਸੂਟ ਤੁਹਾਡੇ ਕੇਡੇ ਕੰਮ ਆ, ਪਰ ਚੱਲ ਯਰ ਆਪਣਾ ਨੇਕ ਸਾਫ ਸੀ, ਘਰ ਦਿਆ ਸਿਖਾਇਆ ਸੀ ਬੇਈ ਕਿਸੇ ਨਾਲ ਲੜਨਾ ਨੀ ਹੈਗਾ ਆਪ ਕੁਝ ਨੀ ਕਿਹਾ ਆਪ ਚੁੱਪ ਚਾਪ ਚਲੇਗੇ ਤੇ ਸਵਾ ਲਿਆ, ਆਪਣਾ ਕੰਮ ਵਧੀਆ ਚੱਲ ਰਿਹਾ ਸੀ ਫਿਰ ਜ਼ਿੰਦਗੀ ਚ up down ਸੱਭ ਦੇ ਆਉਂਦੇ ਨੇ ਤੇ ਸ਼ਾਇਦ ਓਹ ਮੇਰੀ ਜ਼ਿੰਦਗੀ ਦਾ down ਦਾ time ਸੀ, ਕੀ ਟੀਕਟੋਕ ban ਹੋਗੀ ਓਚ ਸਾਡੇ ਸਾਡੇ ਕ ਅੱਠ ਲੱਖ follower ਸੀ ਤੇ ਸਤਰਾਂ million ਕੁਝ ਹੋਰ ਸੀ ਤੇ ਮੇਰੇ ਨਾਲ ਦੇ ਮਤਲਬ ਛੋਟੇ ਨੇ ਮੁੰਡੇ ਜੇੜੇ ਮੇਰੀ team ਚ ਨੇ ਤੇ ਓਹ ਮਾਊਸ ਹੋਗੇ ਕਹਿੰਦੇ ਭਾਈ ਯਾਰ ਹੁਣ ਅਸੀਂ ਕੀ ਕਰਾਂਗੇ ਲੋਕਾ ਦੇ ਏਨੇ ਤਾਨੇ ਮੀਣੇ ਸਹਿ। ਕੀ ਯਾਰ ਆਪਾਂ ਆ ਕਰਾਂਗੇ ਆਪਾਂ ਆ ਕਰਾਂਗੇ ਆਪਾਂ ਏਦਾ struggle ਕਰਾਂਗੇ ਏਦਾ income ਕਰਾਂਗੇ but ਮੈ ਓਨੁ ਬਿਠਾਇਆ ਕੀ ਬਾਈ ਕੋਈ ਚੱਕਰ ਨਹੀਂ ਹੈ ਮੈ ਵੀ ਟੁੱਟਿਆ ਸੀ ਅੰਦਰੋ but ਆ ਜੇ ਮੈ ਦੱਸਦਾ ਕੀ ਹੁਣ ਯਾਰ ਸੱਭ ਖਤਮ ਹੋ ਗਿਆ ਤਾਂ ਸਾਡੀ team ਟੁੱਟ ਸਕਦੀ ਸੀ। but ਮੈ ਥੋੜਾ ਜਾ ਵੱਡਾ ਸੀ ਓਹਨਾਂ ਤੋਂ ਮੈ ਨਹੀਂ ਹੋਣ ਦਿੱਤਾ ਮਈ ਸਮਝਾਇਆ ਓਨਾ ਨੂੰ ਕੀ ਕੋਈ ਚੱਕਰ ਨਹੀਂ ਹੈਗਾ ਮੈ ਓਨਾ ਨੂੰ ਇੱਕ ਗੱਲ ਕਹਿ ਕੀ ਸਿਆਣੇ ਕਹਿੰਦੇ ਨੇ ਕੀ ਰੱਬ ਜੋ ਵੀ ਕਰੇ ਕਰੇ ਚੰਗੇ ਦੇ ਲਈ ਚੰਗਾ ਹੀ ਹੁੰਦਾ ਏ ਓਹੋ, ਓਥੋਂ ਸਾਡੀ ਇੰਸਟਾਗ੍ਰਾਮ ਖੋਰੇ ਕਿਸ ਤੋਂ id ਬੰਦ ਹੋਈ ਤੇ ਓਹ ਬਹੁਤ ਮਾਊਸ ਸੀ but ਮੈ ਓਨਾ ਨੂੰ ਬਹੁਤ ਸਮਝਾਇਆ ਤੇ ਓਹਨਾਂ ਨੇ, ਮੇਰੀ ਸਮਝ ਲੀ ਤੇ ਉਸਤੋਂ ਬਾਦ ਬਾਈ ਜਿਵੇਂ ਮੈ ਤੁਹਾਨੂੰ ਦੱਸਿਆ ਕੀ ਜ਼ਿਮੀਂਦਾਰ family ਤੋਂ ਆ ਸਾਡਾ ਕੰਮ ਕਣਕ ਦਾ season ਆ ਗਿਆ। ਤੂੜੀ ਦਾ ਸਹਿ ਤੂੜੀ ਚ busy ਹੋਗੇ ਤੂੜੀ ਬਨਾਣ ਲੱਗ ਗਈ ਤੇ creativity ਲਈ ਟੈਮ ਨੀ ਸੀ। ਤੇ ਜੇੜੀ ਗੱਲ ਤੁਹਾਨੂੰ ਹੁਣ ਮੈ ਦੱਸਣ ਲੱਗਿਆ ਆ ਓਹ ਗੱਲ ਮੈ ਅੱਜ ਤੱਕ ਆਪਣੇ ਮਾਂ ਬਾਪ ਨੂੰ ਵੀ ਨਹੀਂ ਦੱਸੀ, life ਚ ਇੱਕ ਝੂਠ ਇੱਕ ਬੋਝ ਆ ਜੇੜਾ ਮੈ ਨਾਲ ਲਈ ਫਿਰਦਾ ਆ, ਤੇ ਜੇੜਾ ਜੋਸ਼ ਟੋਕ ਵਾਲਿਆ ਮੈਂਨੂੰ ਸੱਦਿਆ ਤੇ ਏਨਾ ਦੇ through ਮੈ ਤੁਹਾਨੂੰ ਦੱਸਾਂਗਾ, ਤੇ ਗੱਲ ਬਾਈ ਏਦਾ ਫੇਰ ਮੈ ਨਾਂ ਇੱਕ ਦਿਨ ਖੇਤਾਂ ਚ ਕੱਖ ਕੱਟ ਰੀਆ ਸੀ, ਪੱਠੇ ਵਡਦੇ ਵਡਦੇ, ਮੈਂਨੂੰ phone ਆਇਆ phone ਵਿਚਲੇ ਨਾਂ ਸੱਤ ਆਠ ਜੀਰੋਆ ਸੀ, ਯਾਰ ਇੱਕ ਵਾਰ ਤਾਂ ਮੈ ਡਰ ਗਿਆ ਮੈਕਹਿਆ ਇਨੀ zero ਮੈ phone ਚੱਕਾ ਨਾਂ ਚੱਕਾ ਮੈ confused ਸੀ but ਮੈ ਹਿਮੰਤ ਕਰਕੇ phone ਚੱਕਿਆ ਮੈਕਿਆ hello ਓਦਰੋ ਇੱਕ ਬੰਦ ਬੋਲਿਆ ਕਹਿੰਦਾ hello sir ਮੈਕਹਿਆ ਹਾਂਜੀ ਓਹਨੇ ਪਜਾਂ ਮੱਤਲਬ ਹਿੰਦੀ ਚ ਕਿਹਾ ਕੀ costing casting call ਹੈ, ਕੀ ਆਪਕੋਂ ਨਾਂ movie ਮੈ ਲੇਨਾਂ ਹੈ ਹਿੰਦੀ ਚ ਬੋਲਿਆ ਕੀ ਆਪ ਨੂੰ movie ਚ ਲੈਣਾ ਆ ਮੈ ਇੱਕ ਦਮ ਹਰਾਨ ਪਰਿਸ਼ਾਨ ਮੈਕਿਆ ਯਾਰ ਆ ਮੈਂਨੂੰ phone ਕਰ ਰਿਹੇ ਨੇ ਮੈਕਿਆ ਹਾਂਜੀ ਮੈਕਿਹਾ sir ਤੁਹਾਨੂੰ ਸ਼ਾਇਦ ਕਿਸੇ ਹੋਰ ਨੂੰ phone ਫ਼ੋਨ ਕਰਨਾ ਹੋਵੇ ਗਲਤੀ ਨਾਲ ਲੱਗ ਗਿਆ ਓਹ ਕਹਿੰਦਾ ਨਹੀਂ ਨਹੀਂ sir ਹਮਨੇ ਆਪਕੀ ਇੰਸਟਾਗ੍ਰਾਮ profile check ਕੀ ਹੈ, ਆਪਕੇ content ਅੱਛੇ ਹੋਤੇ ਹੈ, acting excuse ਬੜਿਆ ਹੈ, ਮੈਂਨੂੰ ਬਹੁਤ ਚੰਗਾ ਲੱਗਿਆ ਇੱਕ ਬਾਰ ਤਾਂ ਮੈ ਦਾਤੀ ਛੱਡ ਕੇ ਥੱਲੇ ਬਹਿ ਗਿਆ। ਮੈਕਿਆ ਬਾਈ ਯਾਰ ਆ ਮੇਰੇ ਨਾਲ ਹੋ ਰਿਆ, ਮਤਲੱਬ life ਦੀ ਪੂਰੀ story ਮੇਰੇ ਸਾਮਣੇ ਆ ਗਈ, police ਚੋਂ police ਚ ਭਰਤੀ ਨਹੀਂ ਹੋਇਆ ਉਸਤੋਂ ਬਾਦ ਟੀਕਟੋਕ ਬੰਦ ਹੋਈ, ਮਤਲੱਬ ਜਿੱਥੇ ਜਿੱਥੇ ਅਸੀਂ fail ਹੋਏ ਉਸ phone ਤੋਂ ਮੈਂਨੂੰ ਲੱਗਿਆ ਕੀ ਯਾਰ ਇਸ ਚੀਜ ਸ਼ਾਇਦ ਇਸ ਚੀਜ ਲਈ ਮੈ police ਚ ਭਰਤੀ ਨਹੀਂ ਹੋਇਆ ਕੀ ਓਹ monthly ਪੰਜਾਹ ਸੱਠ ਹਜ਼ਾਰ ਦੀ ਨੋਕਰੀ ਮੈ ਨਹੀਂ ਕਰਨੀ ਸੀ। ਮੇਰੀ life ਆ ਲੱਖਾਂ ਕਰੋੜਾਂ ਰੁਪਏ ਸੀ ਕੀ ਮੈ ਮਓਵੀਆ ਕਰਨੀਆ ਨੇ ਮੈ ਓਥੋਂ ਸਭ ਕੁਝ ਛੱਡਿਆ ਦਾਤੀ ਵੀ ਨੀ ਲੈਕੇ ਗਿਆ ਮੈ ਮੈ ਸਿੱਧਾ ਘਰੇ ਗਿਆ ਤੇ ਮੈ ਦਸਿਆ ਕੀ ਏਦਾ ਏਦਾ ਹੋਇਆ ਆ ਤੇ mummy ਕਹਿੰਦੀ ਕੀ ਸਾਡੀ ਮਾਤਾ ਕਹਿੰਦੀ ਕਹਿੰਦੀ ਸੀਗੀ ਆਪਣੇ ਦਿਲ ਦੀ ਗੱਲ ਕਦੇ ਕਿਸੇ ਨੂੰ ਦੱਸਣੀ ਨੀ ਚਾਹੀਦੀ।

ਦੋ ਰਾਤਾ ਮੈ ਸੋਇਆ ਨੀ, ਕਿਉਕਿ ਓਨਾ ਮੈਂਨੂੰ monday ਬੁਲਾਇਆ ਸੀ, ਓਨਾ ਮੈਂਨੂੰ monday ਨੂੰ ਸੱਦਿਆ ਸੀ, ਤੁਸੀਂ monday audition ਆ ਓਨਾ ਮੈਂਨੂੰ ਪੁੱਛਿਆ ਚੰਡੀਗੜ੍, ਦਿੱਲੀ ਤੇ ਬੋਮਬੇ ਸਾਡੇ ਤੀਨੇ ਜਗਾਹ ਇਹ audition ਹੋਣੇ ਤੇ ਤਸੀ ਕਿੱਥੇ ਆਉਗੇ ਤੇ ਬਾਈ ਮੈ ਹੁਣ ਹੋਏਦਾ ਅਮਬਾਲੇ ਕੀਓ

ਤੇ ਚੱਲੋ ਜੀ saturday night ਲੰਘ ਗੀ ਮੈ ਸੋਇਆ ਨੀ, sunday night ਲੰਘ ਗੀ ਮੈ ਸੋਇਆ ਨੀ, monday ਓਦਾ ਮੈ ਉੱਠਦਾ ਆ ਨੋ ਦੱਸ ਬਜੇ ਜਿਵੇਂ ਤੁਹਾਨੂੰ ਪਤਾ ਹੀ ਆ ਵੇਲੇੜ ਮੁੰਡੇ ਉਠਦੇ ਨੇ ਤੇ ਓਸ ਦਿਨ ਮੈ ਉਠ ਗਿਆ ਸੀ ਸਾਡੇ ਛੇ ਬਜੇ ਉੱਠਣ ਵੇਲੇ ਦੇਖਿਆ ਕੀ ਬਈ ਸਾਡੇ ਛੇ ਵੀ ਹੁੰਦੇ ਨੇ ਤੇ ਧੁੰਦ ਵੀ ਪੈਂਦੀ ਆ, ਕਿਉਕਿ ਕਦੇ ਮਾਂ ਬਾਪ ਨੇ ਕਿਸੇ ਕੰਮ ਦਾ pressure ਨਹੀਂ ਪਾਇਆ ਤੇ ਮੈ ਆਰਾਮ ਨਾਲ ਉਠਣਾ ਸੀ ਤੇ ਮੈ ਆਪਣਾ ਜਲਦੀ ਉੱਠਿਆ ਤੇ ਘਰ ਦਿਆ ਦੇਖਿਆ ਆ ਕੀ ਹੋ ਰੀਆ ਆ ਸਾਡਾ ਮੁੰਡਾ ਹੀ ਏ ਫਿਰ ਜਿਵੇਂ ਹੁੰਦਾ ਹੀ ਆ ਥੋੜਾ family ਦਾ ਮੋਹ ਜੀਆ ਜਾਦਾ ਆ, ਮਾਤਾ ਉਠੀ ਧੂਫ਼ ਬੱਤੀ ਕੀਤੀ ਤੇ ਮੈ ਨਾਇਆ ਧੋਇਆ ਕੱਪੜੇ ਪਾਏ, ਓਨਾ ਮੈਂਨੂੰ ਕਿਆ ਸੀ ਦੋ ਜਾ ਤੀਨ dresses ਲੈਕੇ ਕੇ ਆਉਣ ਲਈ but ਮੈ ਏਸ ਸਮੇ excitement ਏਨੀ ਸੀ ਕੀ ਮੈ ਦੋ bag ਭਰ ਲਏ ਕੱਪ। ਸਤਿ ਸ੍ਰੀ ਅਕਾਲ ਜੀ। ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਿਆ ਹਾਂ। ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਦਾ ਅਸਲੀ ਸਰੂਪ ਕੀ ਸੀ ਇਸ ਸਬੰਧ ਵਿੱਚ ਇਤਿਹਾਸਕਾਰਾਂ ਵਿੱਚ ਬਹੁਤ ਮਤਭੇਦ ਹਨ। ਅੰਗਰੇਜ਼ ਇਤਿਹਾਸਕਾਰਾਂ ਨੇ ਇਸ ਨੂੰ ਸਿਰਫ਼ ਇੱਕ ਸੈਨਿਕ ਵਿਦਰੋਹ ਮੰਨਿਆ ਹੈ। ਜਦੋਂ ਕਿ ਭਾਰਤੀ ਇਤਿਹਾਸਕਾਰਾਂ ਨੇ ਇਸਨੂੰ ਪਹਿਲੀ ਭਾਰਤੀ ਆਜ਼ਾਦੀ ਦੀ ਲੜਾਈ ਦਾ ਨਾਂ ਦਿੱਤਾ ਹੈ। ਕੁਝ ਨੇ ਇਸਨੂੰ ਅੰਗਰੇਜ਼ਾਂ ਦੇ ਵਿਦਰੋਹ, ਹਿੰਦੂ ਮੁਸਲਮਾਨਾਂ ਅਤੇ ਕੁਝ ਨੇ ਇਸਨੂੰ ਇਸਾਈਆਂ ਦੇ ਵਿਦਰੋਹ, ਹਿੰਦੂ, ਮੁਸਲਮਾਨਾਂ ਦੀ ਧਾਰਮਿਕ ਲੜਾਈ ਦਾ ਕਾਰਨ ਦਿੱਤਾ ਹੈ। ਕੁਝ ਨੇ ਇਸਨੂੰ ਜ਼ਿਮੀਂਦਾਰਾਂ ਦਾ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦੱਸਿਆ। ਕਿਉਂਕਿ ਜ਼ਿਆਦਾਤਰ ਅਹ ਇਤਿਹਾਸਕਾਰ ਪਹਿਲਾਂ ਤੋਂ ਪਹਿਲੇ ਦੋ ਵਿਚਾਰਾਂ ਨੂੰ ਹੀ ਮਹੱਤਵਪੂਰਨ ਮੰਨਦੇ ਸਨ। ਇਸ ਲਈ ਇਥੇ ਇਨ੍ਹਾਂ ਦੋਹਾਂ ਵਿਚ ਅਹ ਵਿਚਾਰਾਂ ਦਾ ਆਲੋਚਨਾਤਮਕ ਅਧਿਐਨ ਦਿੱਤਾ ਜਾਵੇਗਾ। ਪਹਿਲਾ ਵਿਚਾਰ ਸੈਨਿਕ ਵਿਦਰੋਹ। Sir General Lawrence ਨੇ Michael ODwyer ਵਰਗੇ ਵਿਸ਼ੇਸ਼ ਇਤਿਹਾਸਕਾਰਾਂ ਦਾ ਵਿਚਾਹ ਹੈ ਕਿ ਅਠਾਰਾਂ ਸੌ ਸਤਵੰਜਾ ਈਸਵਾ ਦਾ ਵਿਦਰੋਹ ਇੱਕ ਸੈਨਿਕ ਵਿਦਰੋਹ ਤੋਂ ਵੱਧ ਹੋਰ ਕੁਝ ਨਹੀਂ ਸੀ। ਉਹ ਆਪਣੇ ਪੱਖ ਵਿੱਚ ਹੇਠ ਲਿਖੀਆਂ ਗੱਲਾ। ਵਿਦਰੋਹ ਦਾ ਮੁੱਖ ਕਾਰਨ ਸੈਨਿਕ ਸਨ। ਅੰਗਰੇਜ਼ ਭਾਰਤੀ ਸੈਨਿਕਾਂ ਨਾਲ ਬੁਰਾ ਸਲੂਕ ਕਰਦੇ ਸਨ। ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕੱਢਦੇ ਸਨ, ਜਿਨ੍ਹਾਂ ਨੂੰ ਸੁਣ ਕੇ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਦੀ ਸੀ। ਉਨ੍ਹਾਂ ਦੇ ਤਰੱਕੀ ਦੇ ਮੌਕੇ ਬਹੁਤ ਘੱਟ ਸਨ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਮੁਕਾਬਲੇ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ। ਵਿਦਰੋਹ ਦੇ ਤਤਕਾਲੀ ਕਾਰਨ ਚਰਬੀ ਵਾਲੇ ਕਾਰਤੂਸ ਸਨ। ਜੇਕਰ ਉਹ ਕਾਰਤੂਸ ਸੈਨਿਕਾਂ ਨੂੰ ਵਰਤਣ ਲਈ ਨਾ ਦਿੱਤੇ ਜਾਂਦੇ ਤਾਂ ਉਹ ਕਦੇ ਵੀ ਵਿਦਰੋਹ ਨਾ ਕਰਦੇ। ਹਰ ਥਾਂ ਤੇ ਪਹਿਲਾਂ ਸੈਨਿਕਾਂ ਨੇ ਵਿਦਰੋਹ ਕੀਤਾ ਅਤੇ ਬਾਅਦ ਵਿੱਚ ਦੇਸੀ ਰਾਜੇ ਉਨ੍ਹਾਂ ਨਾਲ ਆ ਮਿਲੇ। ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੇ ਵਿਦਰੋਹ ਵਿੱਚ ਭਾਗ ਨਾ ਲਿਆ। ਇਸ ਵਿਦਰੋਹ ਵਿੱਚ ਆਮ ਜਨਤਾ ਅਤੇ ਕਿਸਾਨਾਂ ਨੇ ਬਹੁਤ ਘੱਟ ਭਾਗ ਲਿਆ। ਇਹ ਵਿਦਰੋਹ ਪੂਰੇ ਭਾਰਤ ਵਿੱਚ ਨਹੀਂ ਫੈਲਿਆ। ਆਲੋਚ ਅਹ ਆਲੋਚਨਾ ਬਹੁਤ ਸਾਰੇ ਇਤਿਹਾਸਕਾਰ ਉੱਪਰ ਲਿਖੇ ਵਿਚਾਰਾਂ ਤੋਂ ਸਹਿਮਤ ਨਹੀਂ ਸਨ। ਉਹ ਆਪਣੇ ਪੱਖ ਵਿੱਚ ਹੇਠ ਲਿਖੀਆਂ ਦਲੀਲਾਂ ਦਿੰਦੇ ਸਨ। ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਨੂੰ ਸਿਰਫ਼ ਇੱਕ ਸੈਨਿਕ ਵਿਦਰੋਹ ਸਮਝਣਾ, ਉਨ੍ਹਾਂ ਲੋਕਾਂ ਨਾਲ ਸਰਾਸਰ ਬੇਇਮਾਨੀ ਹੋਵੇਗੀ, ਜਿਨ੍ਹਾਂ ਨੇ ਇਸ ਵਿਦਰੋਹ ਵਿੱਚ ਵਧ-ਚੜ੍ਹ ਕੇ ਹਿੱਸਾ

ਕਈ ਸਥਾਨਾਂ ਤੇ ਸੈਨਿਕਾਂ ਦੇ ਵਿਦਰੋਹ ਤੋਂ ਪਹਿਲਾਂ ਆਮ ਜਨਤਾ ਨੇ ਵਿਦਰੋਹ ਕਰ ਦਿੱਤਾ ਸੀ। ਇਸ ਲਈ ਇਸਨੂੰ ਸਿਰਫ਼ ਸੈਨਿਕ ਵਿਦਰੋਹ ਨਹੀਂ ਮੰਨਿਆ ਜਾ ਸਕਦਾ। ਵੀਰ ਸੁਭਾਕਰ ਅਸ਼ੋਕ ਮਹਿਤਾ, ਪਤਾਬੀ, ਸੀਤਾਮਈ ਅਤੇ doctor ਤਾਰਾ ਚੰਦ ਆਦਿ ਭਾਰਤੀ ਇਤਿਹਾਸਕਾਰਾਂ ਨੇ ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਮੰਨਦੇ ਸਨ। ਉਹ ਆਪਣੇ ਪੱਖ ਵਿੱਚ ਹੇਠ ਲਿਖੀਆਂ ਦਲੀਲਾਂ ਦਿੰਦੇ ਹਨ। ਜੇ ਇਸ ਵਿੱਚ ਆਮ ਲੋਕਾਂ ਨੇ ਹਿੱਸਾ ਨਾ ਲਿਆ ਹੁੰਦਾ ਤਾਂ ਇਹ ਵਿਦਰੋਹ ਇੰਨੀ ਤੇਜ਼ੀ ਨਾਲ ਸਾਰੇ ਭਾਰਤ ਵਿੱਚ ਨਾ ਫੈਲਦਾ। ਇਹ ਵਿਦਰੋਹ ਭਾਰਤ ਵਿੱਚ ਸੌ ਸਾਲਾਂ ਦੇ ਭ੍ਰਿਸ਼ਟ ਰਾਜ ਤੋਂ ਪੈਦਾ ਹੋਏ ਅਤੇ ਦਾ ਨਤੀਜਾ ਸੀ। ਭਾਰਤੀਆਂ ਵਿੱਚ ਅੰਗਰੇਜ਼ਾਂ ਵਿਰੁੱਧ ਨਿਸਰਨ ਲਈ ਬਹੁਤ ਸਾਰੇ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਕਾਰਨ ਜ਼ਿੰਮੇਦਾਰ ਸਨ। ਨਾਨਕ ਸਾਹਿਬ, ਤਾਂਤੀਆ ਟੋਪੇ, ਬਹਾਦਰ ਸ਼ਾਹ ਜਫ਼ਰ, ਬੇਗਮ ਅਜਮ ਮਹਿਲਾ ਬਲੌਂਗੀ ਅਭਿਦੁੱਲ੍ਹਾ ਆਦਿ ਨੇਤਾਵਾਂ ਨੇ ਸੈਨਿਕਾਂ ਦੇ ਵਿਦਰੋਹ ਤੋਂ ਪਹਿਲਾਂ ਹੀ ਵਿਦਰੋਹ ਕਰਨ ਦਾ ਯੋਜਨਾ ਤਿਆਰ ਕੀਤਾ ਸੀ। ਇਸ ਵਿਦਰੋਹ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਇਹ ਵਿਦਰੋਹ ਸੈਨਿਕਾਂ ਤੱਕ ਸੀਮਿਤ ਨਹੀਂ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਪੁਰਸ਼ਾ, ਇਸਤਰੀਆਂ, ਬੱਚਿਆਂ, ਰਾਜਿਆਂ ਅਤੇ ਜ਼ਿਮੀਂਦਾਰਾਂ ਆਦਿ ਨੇ ਹਿੱਸਾ ਲਿਆ। ਸਪੱਸ਼ਟ ਤੌਰ ਤੇ ਇਹ ਇੱਕ ਆਜ਼ਾਦੀ ਦੀ ਲੜਾਈ ਸੀ। ਇਹ ਇੱਕ ਆਜ਼ਾਦੀ ਦੀ ਲੜਾਈ ਸੀ। ਆਲੋਚਨਾ ਜੋ ਇਤਿਹਾਸਕਾਰ ਉਪਰੋਕਤ ਵਿਚਾਰਾਂ ਤੋਂ ਸਹਿਮਤ ਨਹੀਂ ਸਨ, ਉਹ ਆਪਣੇ ਪੱਖ ਵਿੱਚ ਕੁਝ ਗੱਲਾਂ ਵੀ ਕਰਦੇ ਹੁੰਦੇ ਸੀ। ਇਹ ਵਿਦਰੋਹ ਉੱਤਰੀ ਅਤੇ ਮੱਧ ਭਾਰਤ ਦੇ ਕੁਝ ਇਲਾਕਿਆਂ ਤੱਕ ਹੀ ਸੀਮਿਤ ਸੀ। ਦੱਖਣੀ ਭਾਰਤ ਨੇ ਦੱਖਣੀ ਭਾਰਤ ਨੇ ਇਸ ਵਿੱਚ ਕੋਈ ਭਾਗ ਨਹੀ ਲਿਆ। ਇਸ ਲਈ ਇਸਨੂੰ ਆਜ਼ਦੀ ਦਾ ਦੌਰ ਨਹੀਂ ਕਿਹਾ ਜਾ ਸਕਦਾ। ਇਸ ਵਿਦਰੋਹ ਦੇ ਸਾਰੇ ਨੇਤਾ ਆਪਣੇ-ਆਪਣੇ ਸੁਆਰਥੀ ਹਿੱਤਾਂ ਲਈ ਲੜ ਰਹੇ ਸਨ। ਉਨ੍ਹਾਂ ਵਿੱਚ ਏਕਤਾ ਦੀ ਕਮੀ ਸੀ। ਬਹੁਤ ਸਾਰੇ ਦੇਸੀ ਰਾਜਿਆਂ ਨੇ ਇਸ ਵਿਦਰੋਹ ਨੂੰ ਦਬਾਉਣ ਵਿੱਚ ਆਪਣਾ ਸਮਰਥਨ ਦਿੱਤਾ। ਇਸ ਕਰਕੇ ਇਸ ਨੂੰ ਸੁਤੰਤਰਤਾ ਅੰਦੋਲਨ ਵੀ ਕਿਵੇਂ ਮੰਨਿਆ ਜਾ ਸਕਦਾ ਹੈ। ਜੇ ਭਾਰਤੀ ਨੇ ਮਿਲ ਕੇ ਅੰਗਰੇਜ਼ਾਂ ਦੇ ਵਿਦਰੋਹ ਅਹ ਵਿਰੁੱਧ ਵਿਦਰੋਹ ਕੀਤਾ ਹੁੰਦਾ ਤਾਂ ਵਿਦਰੋਹ ਵਿੱਚ ਉਨ੍ਹਾਂ ਦੀ ਜਿੱਤ ਨਿਸ਼ਚਿਤ ਸੀ, ਪਰ ਅਜਿਹਾ ਨਹੀਂ ਸਿੱਟਾ ਅਹ ਉਪਰੋਕਤ ਵੇਰਵਿਆਂ ਤੋ ਸਪੱਸ਼ਟ ਹੈ ਕਿ ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਸ਼ੁਰੂ ਵਿੱਚ ਸਿਰਫ਼ ਸੈਨਿਕਾਂ ਦਾ ਵਿਦਰੋਹ ਸੀ ਪਰ ਭਾਰਤ ਵਿੱਚ ਰਾਜਿਆਂ ਨੇ ਅਤੇ ਆਮ ਜਨਤਾ ਵੱਲੋਂ ਵਧ-ਚੜ੍ਹ ਕੇ ਹਿੱਸਾ ਲੈਣ ਲਈ ਅਹ ਨਾਲ ਇਹ ਇੱਕ ਮਹਾਨ ਵਿਦਰੋਹ ਦਾ ਰੂਪ ਧਾਰਨ ਕਰ ਗਿਆ। ਸੱਚ ਦਾ ਇਹ ਹੈ ਕਿ ਅਠਾਰਾਂ ਸੌ ਸਤਵੰਜਾ ਈਸਵੀ ਦਾ ਵਿਦਰੋਹ ਨਿਸ਼ਚਿਤ ਤੌਰ ਤੇ ਆਜ਼ਦੀ ਦੀ ਭਾਵਨਾ ਨੂੰ ਸੀ ਅਤੇ ਅੰਗਰੇਜ਼ਾਂ ਨੂੰ ਭਾਰਤ ਵਿੱਚ ਬਾਹਰ ਕੱਢਣ ਲਈ ਪਹਿਲੀ ਮਿਲੀਜੁਲੀ ਕੋਸ਼ਿਸ਼ ਸੀ। ਇਸ ਅਠਾਰਾਂ ਸੌ ਸਤਵੰਜਾ ਈਸਵੀ ਤੱਕ company ਦੀ ਵਪਾਰਕ ਨੀਤੀ। ਸੋਲਾਂ ਸੌ ਈਸਵੀ ਵਿੱਚ ਅੰਗਰੇਜ਼ਾਂ ਨੇ ਭਾਰਤ ਨਾਲ ਵਪਾਰ ਕਰਨ ਦੇ ਮੰਤਵ ਨਾਲ East India Company ਦੀ East India Company ਦੀ ਸਥਾਪਨਾ ਕੀਤੀ। company ਦੇ ਕਰਮਚਾਰੀ ਭਾਰਤੀ ਵਸਤਾਂ ਖਰੀਦ ਕੇ ਉਨ੍ਹਾਂ ਨੂੰ Europe ਦੇ ਦੇਸ਼ਾਂ ਵਿੱਚ ਵੇਚਦੇ ਸਨ। ਇਨ੍ਹਾਂ ਵਸਤਾਂ ਵਿੱਚ ਮੁੱਖ ਸੂਤੀ ਕੱਪੜੇ, ਗਰਮ ਮਸਾਲੇ ਅਤੇ ਸੀ ਕਿਉਂ ਕਿ ਭਾਰਤੀ ਮਾਲ ਨਾਲ company ਨੂੰ ਬਹੁਤ ਮੁਨਾਫ਼ਾ ਮਿਲਦਾ ਸੀ। ਅਹ ਇਸ ਲਈ ਸੁਭਾਵਿਕ ਸੀ ਕਿ

ਦਾ ਭਾਰਤੀ ਵਪਾਰੀਆਂ ਨੂੰ ਵੀ ਬਹੁਤ ਲਾਭ ਹੋਇਆ। ਇਸ ਕਾਰਨ ਭਾਰਤੀ ਸ਼ਾਸਕਾਂ ਨੇ company ਵੱਲੋਂ ਦੇਸ਼ ਵਿੱਚ factories ਦੀ ਸਥਾਪਨਾ ਦਾ ਵਿਦਰੋਹ ਨਹੀਂ ਕੀਤਾ। England ਵਿੱਚ ਭਾਰਤੀ ਵਸਤਾਂ ਅਤੇ ਖਾਸਕਰ ਕੱਪੜਿਆਂ ਦੀ ਵਧਦੀ ਹੋਈ ਲੋਕਪ੍ਰਿਯਤਾ ਤੋਂ British ਉਦਯੋਗਪਤੀਆਂ ਨੂੰ ਹਾਨੀ ਪਹੁੰਚਾਈ ਅਹ ਪਹੁੰਚਦੀ ਸੀ। ਉਨ੍ਹਾਂ ਨੇ ਦਬਾਅ ਕਾਰਨ ਅਤੇ ਉਨ੍ਹਾਂ ਦੇ ਦੇ ਹਿੱਤਾਂ ਦੀ ਰੱਖਿਆ ਲਈ British ਸਰਕਾਰ ਨੇ ਸਤਾਰਾਂ ਸੌ ਵੀਹ ਈਸਵੀ ਵਿੱਚ ਭਾਰਤ ਦੇ ਰੰਗੀਨ ਸੂਤੀ ਕੱਪੜਿਆਂ ਦੇ ਵਪਾਰ ਤੇ ਪਾਬੰਦੀ ਲਗਾ ਦਿੱਤੀ। ਸਾਦੇ ਕੱਪੜਿਆਂ ਉੱਤੇ ਆਯਾਤ ਕਰ ਕਾਫ਼ੀ ਵਧਾ ਅਹ ਵਧਾ ਦਿੱਤਾ ਗਿਆ। ਅਠਾਰਾਂ ਸੌ ਬਾਰ੍ਹਾਂ ਈਸਵੀ ਤੱਕ company ਦੀ ਵਪਾਰਕ ਨੀਤੀ ਸਤਾਰਾਂ ਸੌ ਸਤਵੰਜਾ ਈਸਵੀ ਵਿੱਚ, ਪਲਾਸੀ ਦੀ ਲੜਾਈ ਤੇ ਸਤਾਰਾਂ ਸੌ ਚੌਹਠ ਈਸਵੀ ਵਿੱਚ ਬਕਸਰ ਦੀ ਲੜਾਈ ਤੋਂ ਬਾਅਦ East India Company ਦਾ company ਦੇ ਭਾਰਤ ਨਾਲ ਵਪਾਰਕ ਸਬੰਧਾਂ ਵਿੱਚ ਵੀ ਅੰਤਰ ਆ ਗਿਆ। ਰਾਜਨੀਤਿਕ ਇਸ ਨਾਲ ਕੰਪਨੀ ਦੇ ਭਾਰਤ ਵਿੱਚ ਵਪਾਰਕ ਸਬੰਧਾਂ ਵਿੱਚ ਵੀ ਅੰਤਰ ਆ ਗਿਆ। ਰਾਜਨੀਤਿਕ ਸ਼ਕਤੀਕਰਨ company ਦੇ ਕਰਮਚਾਰੀਆਂ ਨੇ ਭਾਰਤ ਸਤਿ ਸ੍ਰੀ ਅਕਾਲ।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

ਹੋਰ ਵਧੀਆ, ਤੁਸੀਂ ਸੁਣਾਓ। ਆਵਾਜ਼ ਬੜੀ ਢਿੱਲੀ ਲੱਗ ਰਹੀ ਤੁਹਾਡੀ।

ਬਸ ਮੇਰੇ ਗੋਡੇ ਬੜੇ ਦਰਦ ਰਹਿਣ ਲੱਗ ਗਏ ਨੇ ਹੁਣ। ਗੋਡੇ ਹੁਣੇ ਤੋਂ ਹੀ ਕਿਉਂ ਲੱਗ ਗਏ ਨੇ। ਪਤਾ ਨੀ ਕਿਉਂ ਦਰਦ ਰਹਿੰਦੇ ਨੇ ਬੜੇ। ਬਸ lifestyle ਅੱਜ ਕੱਲ੍ਹ ਦਾ ਇੰਞ ਹੀ ਹੋ ਗਿਆ ਨਾ। ਪੈਦਲ ਜਾਣਾ ਹੀ ਨੀ ਕਿੱਧਰੇ, ਸਕੂਟੀ ਤੇ ਗਏ ਕਾਰ ਤੇ ਗਏ ਬਸ। ਦਵਾਈ ਵੀ ਲੈ ਕੇ ਆਈ ਸੀ doctor ਕੋਲ, ਫ਼ਰਕ ਹੀ ਨੀ ਪੈ ਰਿਹਾ।

ਹਾਂਜੀ doctor ਨੇ ਵੀ ਇਹੀ ਕਿਹਾ ਯੋਗਾ ਵਗ਼ੈਰਾ ਕਰੋ ਤਾਂ ਤੁਹਾਨੂੰ ਸਹੀ ਹੋਏਗਾ। ਯੋਗਾ ਕੀ ਇਹ gym ਵਗ਼ੈਰਾ ਜਾਓ, ਥੋੜ੍ਹੀ physical activity ਕਰਾਂਗੇ ਨਾ। ਹਾਲ ਹੋਣ ਲੱਗ ਗਿਆ ਮੈਂ ਵੀ ਯੋਗਾ ਜਾਣ ਲੱਗ ਗਈ ਹਾਂ।